ਜਾਵਾ ਵਿੱਚ ਮੇਥਡਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਮੇਥਡ ਨੂੰ ਬਣਾਉਣਾ
ਅਤੇ ਮੇਥਡ ਨੂੰ ਕਾਲ ਕਰਨਾ
ਇੱਥੇ ਅਸੀ ਵਰਤੋ ਕਰ ਰਹੇ ਹਾਂ
ਉਬੰਟੁ ਵਰਜਨ 11 10 ਜਾਵਾ ਡਿਵੈਲਪਮੈਂਟ ਕਿਟ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਨ ਲਈ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਸਧਾਰਨ ਜਾਵਾ ਪ੍ਰੋਗਰਾਮ ਕਿਵੇਂ ਲਿਖੀਏ ਕੰਪਾਇਲ ਅਤੇ ਰਣ ਕਰੀਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਜਾਵਾ ਮੇਥਡ ਸਟੇਟਮੇਂਟਾ ਦਾ ਢੇਰ ਹੈ ਜੋ ਨਿਰਧਾਰਿਤ ਆਪਰੇਸ਼ਨ ਪਰ੍ਫੋਰਮ ਕਰਦਾ ਹੈ
ਹੁਣ ਮੇਥਡ ਲਿਖੋ
ਇਕਲਿਪਸ ਵਿੱਚ ਮੈਂ ਪਹਿਲਾਂ ਹੀ ਇੱਕ ਪ੍ਰੋਜੇਕਟ ਮੇਥਡ ਬਣਾਇਆ ਹੈ
ਪ੍ਰੋਜੇਕਟ ਵਿੱਚ ਮੈਂ ਮੈਥੋਡੇਮੋ ਨਾਮਕ ਜਾਵਾ ਕਲਾਸ ਬਣਾਇਆ ਹੈ
ਕਲਾਸ ਵਿੱਚ ਮੇਨ ਮੇਥਡ ਦੇ ਬਾਹਰ ਅਸੀ ਇੱਕ ਮੇਥਡ ਲਿਖਾਂਗੇ
ਹੁਣ ਟਾਈਪ ਕਰੋ ਵੋਇਡ ਮੇਥਡ ਦਾ ਨਾਮ
ਨਾਮ ਹੈ ਡਿਸਪਲੇਮੈਸੇਜ ਪੈਰੇਂਥੀਸਿਸ ਏੰਟਰ ਕਰੋ
ਅਤੇ ਕਰਲੀ ਬਰੈਕੇਟਸ
ਮੇਥਡ ਵੈਲਿਊ ਨੂੰ ਰਿਟਰਨ ਕਰ ਸਕਦਾ ਹੈ
ਪ੍ਰੰਤੂ ਜੇਕਰ ਤੁਸੀ ਨਹੀਂ ਚਾਹੁੰਦੇ ਕਿ ਮੇਥਡ ਵੈਲਿਊ ਨੂੰ ਰਿਟਰਨ ਕਰੇ ਤਾਂ ਕੀਵਰਡ ਵੋਇਡ ਵਰਤੋ
ਹੁਣ ਕਰਲੀ ਬਰੈਕੇਟਸ ਦੇ ਅੰਦਰ ਮੈਸੇਜ ਨੂੰ ਪ੍ਰਿੰਟ ਕਰੋ
ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਹੇਲੋ ਮੈਥਡ ਹੁਣ ਅਸੀਂ ਇੱਕ ਮੇਥਡ ਲਿਖਿਆ ਹੈ
ਹੁਣ ਅਸੀ ਇਸ ਮੇਥਡ ਨੂੰ ਕਾਲ ਕਰਾਂਗੇ
ਮੈਨ ਮੇਥਡ ਵਿੱਚ ਅਸੀ ਕਲਾਸ ਮੈਥੋਡੇਮੋ ਦਾ ਇੱਕ ਆਬਜੇਕਟ ਉਸਾਰਾਂਗੇ
ਹੁਣ ਮੈਥੋਡੇਮੋ ਆਬਜੇਕਟ ਦਾ ਨਾਮ
ਇਸਨੂੰ ਨਾਮ ਦਿਓ ਐਮਡੀ ਨਿਊ ਮੈਥੋਡੇਮੋ ਪੈਰੇਂਥੀਸਿਸ ਸੇਮਿਕੋਲੋਨ ਹੁਣ ਅਸੀਂ ਨਿਊ ਆਪਰੇਟਰ ਦੀ ਵਰਤੋ ਕਰਕੇ ਕਲਾਸ ਮੈਥੋਡੇਮੋ ਦਾ ਆਬਜੇਕਟ ਐਮਡੀ ਬਣਾਇਆ ਹੈ
ਹੁਣ ਡਿਸਪਲੇਮੈਸੇਜ ਮੇਥਡ ਨੂੰ ਕਾਲ ਕਰੋ
ਹੁਣ ਟਾਈਪ ਕਰੋ ਐਮਡੀ ਡੋਟ ਡਿਸਪਲੇਮੈਸੇਜ ਡੋਟ ਆਪਰੇਟਰ ਦੀ ਵਰਤੋ ਮੇਥਡ ਨੂੰ ਕਾਲ ਕਰਨ ਲਈ ਕੀਤੀ ਜਾਂਦੀ ਹੈ
ਹੁਣ ਰਨ ਆਇਕਨ ਉੱਤੇ ਕਲਿਕ ਕਰਕੇ ਇਸ ਏਪਲਿਕੇਸ਼ਨ ਨੂੰ ਰਨ ਕਰੋ
ਅਸੀ ਕੰਸੋਲ ਉੱਤੇ ਹੇਲੋ ਮੈਥਡ ਆਉਟਪੁਟ ਵੇਖਦੇ ਹਾਂ
ਵੋਇਡ ਦੇ ਬਜਾਏ ਇੰਟਿਜਰ ਰਿਟਰਨ ਕਰੋ
ਹੁਣ ਟਾਈਪ ਕਰੋ ਇੰਟ ਅਤੇ ਮੇਥਡ ਪਬਲਿਕ ਬਨਾਓ ਜੋ ਕਿਤੇ ਵੀ ਐਕਸੇਸ ਹੁੰਦਾ ਹੈ
ਡਿਫਾਲਟ ਰੂਪ ਵਿਚ ਇਹ ਪ੍ਰਾਈਵੇਟ ਹੈ ਜੋ ਕੇਵਲ ਕਲਾਸ ਦੇ ਅੰਦਰ ਐਕਸੇਸ ਹੁੰਦਾ ਹੈ ਜਿੱਥੇ ਇਹ ਲਿਖਿਆ ਹੋਇਆ ਹੈ
ਹੁਣ ਮੇਥਡ ਵਿੱਚ ਟਾਈਪ ਕਰੋ ਰਿਟਰਨ ਸੇਵੇਂ ਸੇਮੀਕਾਲਨ
ਯਾਦ ਰੱਖੋ ਅਸੀ ਮੇਥਡ ਵਿੱਚ ਰਿਟਰਨ ਸਟੇਟਮੇਂਟ ਸਾਰੀਆਂ ਸਟੇਟਮੇਂਟਸ ਦੇ ਅੰਤ ਵਿੱਚ ਲਿਖਦੇ ਹਾਂ
ਕਿਉਂਕਿ ਰਿਟਰਨ ਸਟੇਟਮੇਂਟ ਦੇ ਬਾਅਦ ਕੋਈ ਵੀ ਹੋਰ ਸਟੇਟਮੇਂਟ ਨਹੀਂ ਚਲਦੀ
ਹੁਣ ਮੈਨ ਮੇਥਡ ਦੇ ਅੰਤ ਵਿੱਚ ਟਾਈਪ ਕਰੋ ਪ੍ਰਿੰਟ ਸਟੇਟਮੈਂਟ ਹੁਣ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ 160 ਪੈਰੇਂਥੇਸਿਸ ਵਿੱਚ ਅਸੀ ਮੇਥਡ ਨੂੰ ਕਾਲ ਕਰਾਂਗੇ
ਹੁਣ ਪੈਰੇਂਥੀਸਿਸ ਵਿੱਚ ਐਮਡੀ ਡੋਟ ਮੇਥਡ ਨੂੰ ਰੱਖੋ ਸੇਮੀਕਾਲਨ ਨੂੰ ਹਟਾਓ
ਇਹ ਮੇਥਡ ਦੀ ਰਿਟਰਨ ਵੈਲਿਊ ਨੂੰ ਪ੍ਰਿੰਟ ਕਰੇਗਾ
ਏਪਲਿਕੇਸ਼ਨ ਨੂੰ ਰਨ ਕਰੋ
ਅਸੀ ਆਉਟਪੁਟ ਵਿੱਚ ਵੇਖਦੇ ਹਾਂ ਵੈਲਿਊ 7 ਪ੍ਰਿੰਟ ਹੁੰਦੀ ਹੈ
ਹੁਣ ਅਸੀ ਹੋਰ ਮੇਥਡ ਲਿਖਾਂਗੇ ਅਤੇ ਇਸ ਮੇਥਡ ਨੂੰ ਡਿਸਪਲੇਮੈਸੇਜ ਵਿੱਚ ਕਾਲ ਕਰਾਂਗੇ
ਹੁਣ ਟਾਈਪ ਕਰੋ ਪਬਲਿਕ ਵੋਇਡ ਮੈਥਡ ਨਾਮੇ ਸਕੁਏਅਰ ਪੈਰੇਂਥੀਸਿਸ ਵਿੱਚ ਇੰਟ a ਇੱਥੇ ਅਸੀ ਆਪਣੇ ਮੇਥਡ ਨੂੰ ਪੈਰਾਮੀਟਰ ਦੇ ਰੁਪ ਵਿੱਚ ਇੰਟ a ਦੇ ਰਹੇ ਹਾਂ
ਹੁਣ ਕਰਲੀ ਬਰੈਕੇਟਸ ਵਿੱਚ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਪੈਰੇਂਥੀਸਿਸ ਵਿੱਚ a ਇੰਟੋ a ਹੁਣ ਅਸੀਂ ਸਕੁਏਅਰ ਮੇਥਡ ਲਿਖਿਆ ਹੈ
ਉਹ ਇੰਟਿਜਰ ਦਾ ਸਕਵੇਰ ਦਿਖਾਏਗਾ ਜੋ ਪੈਰਾਮੀਟਰ ਵਿੱਚ ਦਿੱਤਾ ਗਿਆ ਹੈ
ਇਸ ਮੇਥਡ ਨੂੰ ਡਿਸਪਲੇਮੈਸੇਜ ਮੇਥਡ ਵਿੱਚ ਕਾਲ ਕਰੋ
ਹੁਣ ਟਾਈਪ ਕਰੋ ਸਕੁਏਅਰ ਪੈਰੇਂਥੀਸਿਸ ਵਿੱਚ ਇੱਕ ਇੰਟਿਜਰ 5 ਸੇਮੀਕਾਲਨ ਇਸ ਏਪਲਿਕੇਸ਼ਨ ਨੂੰ ਰਨ ਕਰੋ
ਅਸੀ ਵੇਖਦੇ ਹਾਂ ਕਿ ਆਉਟਪੁਟ 5 ਦਾ ਵਰਗ ਦਿਖਾਇਆ ਗਿਆ ਹੈ ਜੋ 25 ਹੈ
ਹੁਣ ਏਪਲਿਕੇਸ਼ਨ ਦੇ ਫਲੋ ਨੂੰ ਸੱਮਝਦੇ ਹਾਂ
ਮੈਨ ਮੇਥਡ ਸ਼ੁਰੂਵਾਤੀ ਬਿੰਦੁ ਹੈ
ਮੈਨ ਮੇਥਡ ਵਿੱਚ ਅਸੀਂ ਪਹਿਲਾਂ ਡਿਸਪਲੇਮੈਸੇਜ ਨੂੰ ਕਾਲ ਕੀਤਾ ਹੈ
ਇਸ ਲਈ ਕੰਟਰੋਲ ਡਿਸਪਲੇਮੈਸੇਜ ਉੱਤੇ ਜਾਂਦਾ ਹੈ
ਅਤੇ ਡਿਸਪਲੇਮੈਸੇਜ ਵਿੱਚ ਸਾਰੇ ਸਟੇਟਮੇਂਟ ਚਲਦੇ ਹਨ ਪਹਿਲਾ ਪ੍ਰਿੰਟ ਸਟੇਟਮੇਂਟ ਹੈ
ਫਿਰ ਇਹ ਸਕੁਏਅਰ ਮੇਥਡ ਉੱਤੇ ਜਾਂਦਾ ਹੈ
ਫਿਰ ਕੰਟਰੋਲ ਸਕਵੇਰ ਮੇਥਡ ਉੱਤੇ ਚਲਾ ਜਾਂਦਾ ਹੈ
ਸਕਵੇਰ ਮੇਥਡ ਇੰਟਿਜਰ 5 ਲੈਂਦਾ ਹੈ ਅਤੇ ਇੰਟਿਜਰ ਦਾ ਵਰਗ 25 ਵਾਪਸ ਕਰਦਾ ਹੈ
ਫਿਰ ਕੰਟਰੋਲ ਡਿਸਪਲੇਮੈਸੇਜ ਉੱਤੇ ਵਾਪਸ ਜਾਂਦਾ ਹੈ
ਅਤੇ ਇਹ ਵੈਲਿਊ 7 ਵਾਪਸ ਕਰਦਾ ਹੈ
ਫਿਰ ਕੰਟਰੋਲ ਮੈਨ ਫੰਕਸ਼ਨ ਉੱਤੇ ਵਾਪਸ ਜਾਂਦਾ ਹੈ
ਹਾਲਾਂਕਿ ਇੱਥੇ ਚੱਲਣ ਲਈ ਕੋਈ ਵੀ ਸਟੇਟਮੇਂਟ ਬਾਕੀ ਨਹੀਂ ਹੈ ਤਾਂ ਮੈਨ ਮੇਥਡ ਵਿੱਚ ਏਪਲਿਕੇਸ਼ਨ ਬਦਲਦਾ ਹੈ
ਹੁਣ ਸਟੈਟਿਕ ਦੇ ਰੁਪ ਵਿੱਚ ਡਿਸਪਲੇਮੈਸੇਜ ਬਨਾਓ
ਹੁਣ ਪਬਲਿਕ ਦੇ ਬਾਅਦ ਸਟੈਟਿਕ ਟਾਈਪ ਕਰੋ
ਅਸੀ ਵੇਖਦੇ ਹਾਂ ਕਿ ਅਸੀ ਸਟੇਟਿਕ ਮੇਥਡ ਵਿੱਚ ਨਾਨ ਸਟੇਟਿਕ ਮੇਥਡ ਕਾਲ ਨਹੀਂ ਕਰ ਸੱਕਦੇ ਹਾਂ
ਹੁਣ ਅਸੀ ਇਸ ਕਾਲ ਨੂੰ ਕਮੇਂਟ ਕਰਾਂਗੇ
ਕਿਉਂਕਿ ਮੈਨ ਇੱਕ ਸਟੇਟਿਕ ਮੇਥਡ ਹੈ ਤਾਂ ਅਸੀ ਇਸਦੇ ਅੰਦਰ ਸਟੈਟਿਕ ਡਿਸਪਲੇਮੈਸੇਜ ਕਾਲ ਕਰ ਸੱਕਦੇ ਹਾਂ
ਹੁਣ ਸਟੇਟਿਕ ਮੇਥਡ ਲਈ ਸਾਨੂੰ ਆਬਜੇਕਟ ਬਣਾਉਣ ਦੀ ਲੋੜ ਨਹੀਂ ਹੈ
ਇਸਲਈ ਅਸੀ ਇਸ ਆਬਜੇਕਟ ਕਰਿਏਸ਼ਨ ਨੂੰ ਕਮੇਂਟ ਕਰਾਂਗੇ
ਅਤੇ ਅਸੀ ਐਮਡੀ ਡਿਲੀਟ ਕਰਾਂਗੇ
ਏਪਲਿਕੇਸ਼ਨ ਰਨ ਕਰੋ
ਅਸੀ ਆਉਟਪੁਟ ਵੇਖਦੇ ਹਾਂ ਹੇਲੋ ਮੈਥਡ ਅਤੇ 7 ਅਸੀ 25 ਨਹੀਂ ਵੇਖਦੇ ਹਾਂ ਕਿਉਂਕਿ ਅਸੀਂ ਸਕਵੇਰ ਮੇਥਡ ਲਈ ਕਾਲ ਨੂੰ ਕਮੇਂਟ ਕੀਤਾ ਹੈ
ਅਸੀ ਹੋਰ ਕਲਾਸ ਵਿਚੋ ਵੀ ਮੇਥਡ ਨੂੰ ਕਾਲ ਕਰ ਸੱਕਦੇ ਹਾਂ
ਇਸਦੇ ਲਈ ਮੈਂ ਇੱਕ ਕਲਾਸ ਡੇਮੋ ਬਣਾਇਆ ਹੈ
ਕਲਾਸ ਦੇ ਅੰਦਰ ਮੇਥਡ ਬਨਾਓ
ਇਸਲਈ ਟਾਈਪ ਕਰੋ ਪਬਲਿਕ ਵੋਇਡ ਸ਼ੋ ਪੈਰੇਂਥੀਸਿਸ ਏੰਟਰ ਕਰੋ
ਕਰਲੀ ਬਰੈਕੇਟਸ ਵਿੱਚ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ I ਏਐਮ ਫਰੋਮ ਓਥਰ ਕਲਾਸ ਫਾਇਲ ਸੇਵ ਕਰੋ
ਮੇਥਡ ਮੈਥੋਡੇਮੋ ਕਲਾਸ ਉੱਤੇ ਵਾਪਸ ਜਾਓ
ਹੁਣ ਅਸੀ ਮੈਥੋਡੇਮੋ ਕਲਾਸ ਦੇ ਅੰਦਰ ਇਸ ਸ਼ੋ ਮੇਥਡ ਨੂੰ ਕਾਲ ਕਰਾਂਗੇ
000928 000921 ਇਸਦੇ ਲਈ ਸਾਨੂੰ ਕਲਾਸ ਡੇਮੋ ਦਾ ਆਬਜੇਕਟ ਬਣਾਉਣ ਦੀ ਲੋੜ ਹੈ
ਕਿਉਂਕਿ ਸ਼ੋ ਮੇਥਡ ਕਲਾਸ ਡੇਮੋ ਨਾਲ ਸਬੰਧਤ ਹੈ
ਇਸਲਈ ਟਾਈਪ ਕਰੋ ਡੇਮੋ d ਨਿਊ ਡੇਮੋ ਪੈਰੇਂਥੀਸਿਸ ਸੇਮੀਕਾਲਨ
ਫਿਰ ਸ਼ੋ ਮੇਥਡ ਕਾਲ ਕਰੋ
ਇਸ ਏਪਲਿਕੇਸ਼ਨ ਨੂੰ ਰਨ ਕਰੋ
ਅਸੀ ਕੰਸੋਲ ਉੱਤੇ ਵੇਖਦੇ ਹਾਂ I ਏਐਮ ਫਰੋਮ ਓਥਰ ਕਲਾਸ ਇਸ ਤਰਾਂ ਨਾਲ ਜਾਵਾ ਵਿੱਚ ਮੇਥਡਸ ਦੀ ਵਰਤੋ ਕਰਦੇ ਹਨ
ਮੇਥਡ ਨੇਮ ਅਤੇ ਪੈਰਾਮੀਟਰਸ ਮੇਥਡ ਦਾ ਸਿਗਨੇਚਰ ਬਣਾਉਂਦੇ ਹਨ
ਜਦੋਂ ਕਿ ਕਰਲੀ ਬਰੈਕੇਟਸ ਅਤੇ ਸਟੇਟਮੇਂਟਸ ਮੇਥਡ ਦਾ ਢਾਂਚਾ ਬਣਾਉਂਦੇ ਹਨ
ਇਸ ਟਿਊਟੋਲਿਅਲ ਵਿੱਚ ਅਸੀਂ ਸਿੱਖਿਆ ਮੇਥਡ ਬਣਾਉਣਾ
ਮੇਥਡ ਕਾਲ ਕਰਨਾ
ਅਤੇ ਮੇਥਡਸ ਦੇ ਭਿੰਨ ਸਿਗਨੇਚਰਸ
ਸੇਲ੍ਫ਼ ਅਸ੍ਸੇਸ੍ਮੇੰਟ ਲਈ ਇੱਕ ਮੇਥਡ ਬਨਾਓ ਜੋ ਇੱਕ ਇੰਟਿਜਰ ਦੇ ਕਿਊਬ ਨੂੰ ਪ੍ਰਿੰਟ ਕਰੇ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ